ਖੁੱਲਾ ਮੈਦਾਨ ਹੈ ਤੇ ਇਸੇ ਕਾਫੀ ਜਿਆਦਾ ਕਿਤਾਬਾਂ ਪਈਆਂ ਹਨ।

ਤੇ ਇੱਥੇ ਕਾਫੀ ਜਿਆਦਾ ਰੌਸ਼ਨੀ ਪਏ ਰਹੀ ਹੈ ਜੋ ਕਿ ਬਹੁਤ ਵਧੀਆ ਹੈ ਤੇ ਇੱਥੇ ਦੋ ਬੰਦੇ ਹਨ ਜੋ ਕਿ ਗੁਫ਼ਾ ਦੇ ਅੰਦਰ ਵੜੇ ਹਨ।

ਤੇ ਇਥੇ ਬਹੁਤ ਖੁੱਲਾ ਮੈਦਾਨ ਹੈ ਤੇ ਇਹ ਫੋਟੋ ਬਹੁਤ ਵਧੀਆ ਖਿੱਚੀ ਗਈ ਹੈ ਇਧਰ ਇੱਕ ਬਾਰਬਰ ਦੀ ਸ਼ੋਪ ਹੈ ਜਿੱਥੇ ਕਿ ਇੱਕ--

ਤੇ ਇੱਥੇ ਕਾਫੀ ਵਧੀਆ ਰੋਸ਼ਨੀ ਪੈ ਰਹੀ ਹੈ ਤੇ ਇੱਥੇ ਕਾਫੀ--

ਵਧੀਆ ਵਿਊ ਹੈ ਤੇ ਇਥੇ ਕਾਫੀ ਵਧੀਆ ਰੋਸ਼ਨੀ ਹੈ।

ਇਹ ਇੱਕ ਫੋਟੋ ਹੈ ਜਿੱਥੇ ਕਿ ਬਹੁਤ ਵਧੀਆ ਵਿਊ ਆ ਰਿਹਾ ਹੈ ਤੇ ਇੱਥੇ ਕਾਫੀ ਵਧੀਆ ਰੋਸ਼ਨੀ ਪੈ ਰਹੀ ਹੈ।

ਪਹਾੜ ਹਨ ਜਿੱਥੇ ਕਿ ਪਾਣੀ ਆ ੜਿਹਾ ਹੈ ਜੋ ਕਿ ਝਰਨਾ ਹੈ ਤੇ ਇੱਕ ਇੱਥੇ ਬੰਦਾ ਵੀ ਖਲੋਤਾ ਹੈ।

ਕਾਫੀ ਵਧੀਆ ਰੋਸ਼ਨੀ ਪੈ ਰਹੀ ਹੈ ਤੇ ਇੱਥੇ ਕਾਫੀ ਵੱਡਾ ਮੈਦਾਨ ਹੈ।

ਪਿੱਚਰ ਵਿਚ ਕਾਫੀ਼ ਜਿਆਦਾ ਮਸ਼ੀਨਾਂ ਹਨ ਜਿਹੜੀਆਂ ਟਾਈਲਾਂ ਲੱਗੀਆਂ ਹਨ।

ਤੇ ਲੈਫਟ ਸਾਈਡ ਤੇ ਇੱਕ ਬੰਦਾ ਖਲੌਤਾ ਹੋਇਆ ਹੈ।

ਜੋ ਕਿ ਵਾਈਟ ਕਲਰ ਦੀਆਂ ਹਨ ਤੇ ਪਿੱਛੇ ਇੱਕ ਟੈਂਪੂ ਵੀ ਖਲੋਤਾ ਹੈ ਤੇ ਕਾਫੀ ਜਿਆਦਾ ਦਰਖਤ ਵੀ ਹਨ।

ਵਿੱਚ ਇੱਕ ਫੋਟੋ ਹੈ ਜਿੱਥੇ ਕਿ ਬਹੁਤ ਵਧੀਆ ਵਿਊ ਆ ਰਿਹਾ ਹੈ ਤੇ ਕਾਫੀ ਜਿਆਦਾ ਰੋਸ਼ਨੀ ਆ ਰਹੀ ਹੈ।

ਤੇ ਇਥੇ ਕਾਫੀ ਵੱਡਾ ਮੈਦਾਨ ਹੈ ਜਿੱਥੇ ਕਿ ਬਹੁਤ ਸਾੜੀਆਂ ਸਬਜ਼ੀਆਂ ਪਈਆਂ ਹਨ ਜੋ ਕਿ ਵੱਖੋ ਵੱਖ ਰੰਗ ਦੀਆਂ ਹਨ।

ਏਹ ਇੱਕ ਫੋਟੋ ਹੈ ਜਿੱਥੇ ਕੀ ਬੋਹੁਤ ਵਧੀਆ ਵਿਊ ਹੈ ਜਿੱਥੇ ਕੀ--

ਕਾਫੀ ਵਧੀਆ ਰੌਸ਼ਨੀ ਪੈ ਰਹੀ ਹੈ ਤੇ ਇੱਥੇ ਕਾਫੀ ਵੱਡਾ ਮੈਦਾਨ ਹੈ ਜਿੱਥੇ ਕਿ ਇਹ ਗੱਡੀ ਖਲੋਤੀ ਹੈ।